ਤੇ ਬਾ ਅਹ ਤੇ ਉੱਤੋਂ ਦੀ ਓਦੋਂ ਮੂੰਹ ਤੋਂ ਨਿਕਲੇ ਨਾ packet ਮੈਂ ਨਿਕਾਲਣ ਦੀ ਕੋਸ਼ਿਸ਼ ਕਰਾਂ ਤੇ ਓਹ ਭੱਜੀ ਜਾਵੇ ਮੇਰੇ ਤੋਂ ਡਰ ਡਰ ਕੇ

ਮੈਂ ਓਹਦੀ photo ਹੀ ਖਿੱਚ ਲੀ ਹੈਂ ਅੱਧਾ snacks ਤੇ ਪਿਆ ਹੋਇਆ ਮੂੰਹ

ਹਾਂ ਤੇਰੇ ਪਿਛੇ ਦੀ ਅਵਾਜ ਤੂੰ ਵੀ ਤਾਂ ਸੀਗੀ ਉਸ ਦਿਨ ਤੂੰ ਗੱਲ ਕਰ ਰਹੀ ਸੀ ਮੇਰੇ ਨਾਲ ਮੈਂ ਤੈਂਨੂੰ ਦੱਸ ਰਹੀ ਸੀਗੀ

ਤੇ ਇੱਕ ਮੈਂਨੂੰ ਓਹ ਵੀ ਤਾਂ ਕਿ ਕਹਿੰਦੇ ਚੁੱਲ੍ਹੇ ਦੇ ਵਿੱਚ ਬੈਠੀਆਂ ਸੀ ਤਿੰਨੋ ਬਿੱਲੀਆਂ ਦੇਖੀਆਂ ਸੀ ਹਾਂ ਹਾਂ ਓਹ ਕਿੱਧਰ ਗਈਆਂ ਤਿੰਨੋ ਤੇ ਤੁਹਾਡੇ ਕੋਲ ਇੱਕ ਆਈ ਲੋ ਓਹ ਤਾਂ ਯਾਰ ਮਰ ਗਈਆਂ ਪਤਾ ਨੀ ਬਾਹਰ ਚਲੀ ਗਈਆਂ ਸਿਗੀਆਂ ਓਹੋ ਦੋਨੋ ਹੀ ਸ਼ਾਇਦ ਕੁੱਤੇ ਨੇ ਵੱਡ ਤੀਆਂ ਲਗਦਾ ਆਪੇ ਹੀ ਬਾਹਰ ਚਲੇ ਗਈਆਂ ਓਹ ਛੋਟੀਆਂ ਹੁੰਦੀਆਂ ਹੀ ਚਲੀ ਗਈਆਂ ਸੀ ਬਾਹਰ ਦੋਨੋ ਇੱਕੋ ਜਿਹੀ ਨੂੰ ਗਈਆਂ ਨੇ ਫੇਰ ਆਹ ਕੇਹੜਾ ਹੁੰਦੀ ਸੀ ਸਾਡੇ ਕੋਲ ਬਿੱਲੀ ਆਹੀ ਏਹੇ ਸ਼ੱਕ ਕਰਦੀ ਸ਼ੱਕ ਕਰਦੀ ਸੀ ਸਾਡੇ ਤੇ ਵੀ ਇਹਨਾਂ ਨੇ ਲਕੋਈ ਆ ਅੰਦਰ ਫੇਰ ਇਹ ਅੰਦਰ ਆਈ ਸੀ ਦੇਖਣ ਓਹਨਾਂ ਨੂੰ ਦੇਖਣ ਆਈ ਸੀਗੀ ਬਿੱਲੀ ਇਹੀ ਵਾਲੀ ਐਨਾ ਡਰ ਤਧ ਤਾਂ ਇਹਨੇ ਕੁੱਛ ਖਾਣਾ ਪੀਣਾ ਛੱਡ ਤਾ ਸੀਗਾ ਦੋ ਦਿਨ ਸਾਨੂੰ ਤਾਂ ਲਗਿਆ ਮਰੂਗੀ ਏਹੇ ਪਰ ਮਰੀ ਨੀ ਹੈਗੀ ਹਿਲਦੀ ਨੀ ਸੀ ਕੁੱਛ ਨੀ ਖਾਂਦੀ ਨਾ ਪੀਂਦੀ ਇਹ ਸੁੱਕ ਕੁੱਕੜ ਬਣ ਗਈ ਸੀ ਪੂਰੀ ਤੇ ਅਸੀਂ ਫੇਰ ਜਦੋਂ ਆਹਾ ਅੰਦਰ ਆਂਦੀ ਸੀਗੀ ਤੇ check ਕਰਦੀ ਸੀ ਸੁੰਘਦੀ ਸੀ ਵੀ ਕਿਥੇ ਨੇ ਓਹੋ ਇੱਕ ਦੋ ਦਿਨ ਤਾਂ ਫੇਰ ਭੱਜ ਜਾਂਦੀ ਸੀ ਅੰਦਰ ਆ ਕੇ ਬੀ ਇਹਨਾਂ ਨੇ ਤਾਂ ਨੀ ਲਕੋਈ ਹੈਗੀ ਐਵੇਂ ਐਵੇਂ ਕਰਦਿਆਂ ਨੇ

ਕੱਲ੍ਹ ਹੀ ਮਾਰ ਕੇ ਹਟੀ ਐ ਕੁਛ ਐਡਾ ਟਿੱਡ ਫੁਲਾਇਆ ਹੋਇਆ ਆਪਣਾ ਖਾ ਕੇ ਆਈ ਐ ਕੁਛ ਮਾਰ ਕੇ ਆਈ ਆ ਕਬੂਤਰ ਖਾ ਜਾਂਦੀ ਸੀ ਹੋਰ ਕਬੂਤਰ ਮੈਂ ਇੱਕ ਵਾਰੀ ਕੀ ਹੋਇਆ ਅਮ ਦੁਪਹਿਰੇ ਸੁੱਤੀ ਹੋਈ ਸੀ ਤੇ ਨਾ ਕਣਕ ਪਈ ਹੋਈ ਸੀ ਤੇ ਓਥੇ ਕਬੂਤਰ ਆਂਦੇ ਹੁੰਦੇ ਨੇ ਕਣਕ ਤੇ ਇਹਨੇ ਇੱਕ ਓਦਰ ਤੋਂ ਝਪੱਟਾ ਮਾਰਿਆ ਗੁਰੂ ਲੈਗੀ ਫੜ ਕੇ ਮੈਂ ਓਹਨੂੰ ਪਿੱਛੇ ਪਿੱਛੇ ਓਹਦਾ ਪਿੱਛਾ ਕਿੱਤਾ ਓਹੋ ਪਤਾ ਨੀ ਕਿੱਥੇ ਲੰਗ ਗਈ ਪਤਾ ਨੀ ਲਗਦਾ

ਭੋਲੀ ਜੀ ਬਣ ਜਾਂਦੀ ਐ ਸਾਡੇ ਸਾਹਮਣੇ ਭੋਲੀ ਜੀ ਬਣ ਜਾਂਦੀ ਹੈਗੀ ਐ ਹਮ ਐਦਾਂ ਕਹੁਗੀ ਮਿਆਉਂ ਫੇਰ ਜਦੋਂ ਜਦੋਂ ਹਾਂ ਜਦੋਂ ਚਿੜੀਆਂ ਆਂਦੀਆਂ ਨੇ ਨਾ ਚਿੜੀਆਂ ਚੇਂ ਚੇਂ ਚੇਂ ਚੇਂ ਕਰਦਿਆਂ ਵੀ ਬਿੱਲੀ ਆਈ ਆ ਤਦੋਂ ਤਦੋਂ ਪਤਾ ਕਿੱਦਾਂ ਕਰਦੀ ਐ ਇਹਦੇ ਦੰਦ ਨਾ ਕਰਚੂ ਹੁੰਦੇ ਨੇ ਇਹਦੇ ਦੰਦ ਬਿੱਲੀਆਂ ਦੇ

ਕਰਚ ਕਰਚ ਹੁੰਦੇ ਨੇ ਜਿੱਦਾਂ ਸ਼ੇਰ ਨੀ ਕਰਦਾ ਯਾਰ ਐਵੇਂ ਐਵੇਂ ਕਰਚ ਕਰਚ ਹੁੰਦੇ ਓਹਨਾ ਦੇ ਦੰਦ ਜਿਵੇਂ ਸ਼ੇਰ ਕਰਦਾ ਆ ਜਿਵੇਂ ਸ਼ੇਰ ਦੇ ਉਪਰੋਂ ਉਪਰੋਂ ਉੱਠਣ ਲਗ ਜਾਂਦੇ ਆ ਬੁੱਲ ਤੋਂ ਬੁੱਲ ਤੋਂ ਉਪਰ ਉੱਠਣ ਲਗ ਜਾਂਦੇ ਨੇ ਓਦਾਂ ਉਠਦੇ ਨੇ ਜਦੋਂ ਅਹ ਚਿੜੀਆਂ ਇਹਨੂੰ ਚੇਂ ਚੇਂ ਕਰਦੀਆਂ ਨੇ ਮਤਲਬ ਖਾਣ ਵਾਸਤੇ

ਚਿੜੀਆਂ ਨੂੰ ਖਾਣ ਵਾਸਤੇ ਕਰਦੀਆਂ ਇਹਦੇ ਕੋਲੇ ਵੀ ਮੇਰੇ husband ਕੋਲ ਵੀ ਹੈਨਾ ਦੋ ਆਂਦੇ ਨੇ ਸੀਗੇ ਦੋ ਇੱਕ ਬਿੱਲੀ ਇੱਕ ਬਿੱਲਾ ਦੋਨੋ ਹੀ ਨੇ ਪੈਰਾਂ ਚ ਕਦੀ ਛਾਤੀ ਤੇ ਆ ਕੇ ਕਦੇ ਨਾਲ ਆ ਕੇ ਹਮ ਅੱਛਾ ਸਾਡੇ

husband ਅਹ ਅਮ ਹਮ ਇੱਕ ਵਾਰੀ ਕੀ ਹੋਇਆ ਕੱਲ ਪਰਸੋਂ ਦੀ ਹੀ ਗੱਲ ਆ ਮੇਰ ਮੇਰੇ ਨਾ ਮੈਂਨੂੰ ਏਨੀ ਨੀਂਦ ਆ ਰੱਖੀ ਸੀ ਤੇ ਸਾਡਾ ਸਰਿਆਣਾ ਜਿਹੜਾ ਹੈਗਾ ਓਹ ਮਤਲਬ ਕਿ ਖਿੜਕੀ ਦੀ ਤਰਫ ਆਂਦਾ ਐ ਉਹ ਖਿੜਕੀ ਚ ਬੈਠਦੀ ਆ ਤੇ ਮਿਆਉਂ ਮਿਆਉਂ ਕਰਦੀ ਆ ਓਹੋ ਵੀ ਮੈਂਨੂੰ ਖੋਲੋ ਮਤਲਬ ਅੰਦਰ ਆਣਾ ਮੈਂਨੂੰ ਦਰਵਾਜ਼ਾ ਖੋਲੋ ਉਹ ਖੋਲ ਓਹ ਮਿਆਉਂ ਮਿਆਉਂ ਕਰੀ ਗਈ ਮੈਂਨੂੰ ਐਨੀ ਨੀਂਦ ਆਰੀ ਮੈਂਨੂੰ ਕੁੱਛ ਨੀ ਪਤਾ ਲੱਗ ਰਿਹਾ ਵੀ ਏਹੇ ਮਿਆਉਂ ਮਿਆਉਂ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਤੇ ਬਾਅਦ ਚ ਪਤਾ ਲਗਿਆ ਕਿ ਇਹ ਮਿਆਉਂ ਮਿਆਉਂ ਕਰ ਰਹੀ ਆ ਔਰ ਮੈਂਨੂੰ ਐਨੀ ਖਿੱਜ ਚੜੀ ਨਾ ਕਿ ਮੇਰੀ ਸਾਰੀ ਨੀਂਦ ਤੋੜ ਤੀ ਇਸ ਨੇ ਫੇਰ ਮੈਂ ਆਈ ਕੁੰਡਾ ਖੋਲਿਆ ਫੇਰ ਫੇਰ ਮੈਂ ਸੋ ਗਈ ਇਹਨੂੰ ਕੁੱਛ ਨੀ ਪਾਇਆ ਜਿਹੜਾ ਦੁੱਧ ਸੀਗਾ ਓਹੀ ਪਾਇਆ ਇਹਨ ਓਹਤੋਂ ਬਾਅਦ ਇਹਨੇ ਸਾਰੀ ਸ਼ੈਲਫ ਦੇ ਉੱਤੇ ਚੜ ਕੇ ਨਾ ਸਾਰੇ ਦਾਗ ਲਗਾ ਤੇ ਆਪਣੇ ਹੱਥਾਂ ਦੇ ਫੇਰ ਮੇਰੀ ਮੰਮੀ ਤਾਂ ਮਾਰਦੀ ਆ ਮੈਂਨੂੰ ਵੀ ਹਾਂ ਤੂੰ ਦਾਗ ਪਵਾਤੇ ਸਾਰੇ ਬਿੱਲੀਆਂ ਦੇ ਫੇਰ ਮੈਂ ਜਲਦੀ ਜਲਦੀ ਝਾੜ ਤੇ ਓਹ ਤਾਂ ਫੇਰ ਫੇਰ ਹਾਂ ਮੈਂ ਤਾਂ ਸੋ ਗਈ ਸੀਗੀ ਤੇ ਨਾ ਇਹ ਬਿੱਲੀ ਆਈ ਮੇਰਾ ਮੇਰੇ ਕਾਪੀਆਂ ਦੇ ਮਤਲਬ ਮੇਰੇ ਸਾਹਮਣੇ ਕਾਪੀਆਂ ਰੱਖੀਆਂ ਸੀ ਨਾ ਓਹਦੇ ਉੱਤੇ ਚੜ ਕੇ ਬੈਠ ਕੇ ਆਰਾਮ ਤੇ ਮੇਰੇ ਮੂੰਹ ਓਹਦਰਲੀ ਤਰਫ ਸੀ ਨਾ ਕਾਪੀਆਂ ਵਾਲੀ ਤਰਫ ਓਹ ਮੇਰੀ ਤਰਫ ਮੂੰਹ ਕਰਕੇ ਮਿਆਉਂ ਮਿਆਉਂ ਕਰਨ ਤੇ ਲੱਗੀ ਐਨੀ ਮਿਆਉਂ ਮਿਆਉਂ ਕਿੱਤੀ ਨਾ ਓਹਨੇ ਵੀ ਦਰਵਾਜ਼ਾ ਖੋਲੋ ਹੁਣ

ਕਰਦੀ ਐ ਹੈਨਾ

ਹਾਂ ਇਹ ਤਾਂ ਮਤਲਬ ਕਿ ਸੋਂਦੀ ਵੀ ਨੀ ਸੀਗੀ ਓਹੋ ਸੋਂਦੀ ਵੀ ਕਿੱਦਾਂ ਆ ਜਿਵੇਂ

ਸੌਂਦੀ ਵੀ ਜਿੱਦਾਂ ਸਰਦੀਆਂ ਸਿਗੀਆਂ ਸਾਡੇ ਜਦੋਂ ਸਰਦੀਆਂ ਸਿਗੀਆਂ ਇਹ ਨਾ ਕਮਬਲ ਇੱਕ ਨਿੱਚੇ ਬਿਛਾਇਆ ਹੁੰਦਾ ਸੀ ਮਤਲਬ ਕਿ ਰਜਾਈ ਓਹੋ ਕਮਬਲ ਬਿਛਾਇਆ ਹੁੰਦਾ ਸੀ ਉਪਰ ਰਜਾਈ ਨਹੀਂ ਓਹਦੇ ਵਿਚ ਫੇਰ ਇੱਕ ਕਮਬਲ ਫੇਰ ਇੱਕ ਰਜਾਈ ਇਹ ਕੀ ਕਰਦੀ ਸੀ ਰਜਾਈ ਜਿਹੜਾ ਕਮਬਲ ਸੀ ਅੰਦਰ ਵਾਲਾ ਕਮਬਲ ਓਹਨੂੰ ਵੀ double fold ਕਰਦੀ ਸੀ

ਮਤਲਬ ਇਹ ਲੁੱਕ ਕੇ ਆ ਕੇ but ਇਹ ਤੁਹਾਡੀ ਬਿੱਲੀ ਅਹ ਮਤਲਬ ਘਰੇ ਹੀ ਰਹਿੰਦੀ

ਨਹੀਂ ਨਹੀਂ ਜਿਆਦਾ ਨੀ ਜਾਂਦੀ ਓਹ ਤਾਂ ਬਸ ਘਰੇ ਹੀ ਰਹਿੰਦੀ ਸਾਡੇ ਬਾਹਰ ਕੁੱਤੇ ਖਾ ਲੈਣ ਗਏ ਓਹਨੂੰ ਤਾਂ ਡਰ ਦੇ ਮਾਰੇ ਨੀ ਜਾਂਦੀ ਇੱਕ ਬਿੱਲਾ ਆਂਦਾ ਓਹਦਾ ਓਹਦੇ ਨਾਲ ਲੱਡ ਦੀ ਆ ਫੇਰ ਬਿੱਲੇ ਲੜ ਦੇ ਨੇ ਤੇ ਇਹ ਤਾਂ ਸਾਡੇ ਆਲੀ ਤਾਂ ਮਤਲਬ ਕੀ ਬਾਹਰ ਹੀ ਰਹਿੰਦੀ ਆ ਰਾਤ ਨੂੰ ਆਂਦੀ ਆ ਇਹ ਦਿਨ ਚ ਪਤਾ ਨੀ ਕਿਥੇ ਹੁੰਦੀ ਆ ਕੀ ਕਰਦੀ ਆ ਹੋਰ ਚਲੋ ਹੱਥ ਨੀ ਲਗਨ ਦਿੰਦੀ ਹੱਥ ਤੋਂ ਬਿਨਾ ਹਾਂ ਓਹ ਜਿਹੜਾ ਪਹਿਚਾਉਂਦਾ ਨਾ ਓਹਨੂੰ ਹੀ ਜਾਣਦੀ ਆ ਫੇਰ ਹਾਂ ਜਿਹਨੇ ਮਤਲਬ starting ਤੋਂ ਓਹਨੂੰ ਪਾਲਿਆ ਹੁੰਦਾ ਆ ਹੈਨਾ ਬਸ ਓਹੋ ਉਹ ਹੋ ਜਾਂਦਾ ਗਾ ਹੈਨਾ ਹਾਂ ਤੇ ਇੱਕ ਹੋਰ ਗੱਲ ਦੱਸਾਂ ਮੇਰੀ ਸਹੇਲੀ ਨੇ ਮੇਰੀ ਸਹੇਲੀ ਨੇ ਬਿੱਲੀ ਪਾਲੀ ਹੋਇ ਆ ਉਹ ਤਾਂ ਬਈ ਸ਼ਿਕਾਰੀ ਬਹੁਤ ਆ ਬਿੱਲੀ ਓਹ ਤਾਂ ਬਾਹਰ ਹੀ ਰਹਿੰਦੀ ਆ ਅੰਦਰ ਵੀ ਆਂਦੀ ਆ ਓਹਨਾ ਨੇ ਤਾਂ ਉਹ ਤਾਂ ਸੱਪ ਪਕੜ ਲਿਆਈ ਸੀਗੀ

ਓਹੋ ਮਤਲਬ ਜਿੱਦਾਂ ਸੱਪ ਮਾਰਿਆ ਹੋਣਾ ਦਬਾ ਤਾਂ ਹੋਣਾ ਨਾ ਓਥੇ ਦਬਾ ਕੱਢ ਕੇ ਲੈ ਕੇ ਆਈ ਦਬਾ ਕੇ ਜਿਹੜਾ ਦਬਿਆ ਹੋਇਆ ਸੀ ਓਹ ਕੱਢ ਕੇ ਲੈ ਕੇ ਆਈ ਓਹ ਸੱਪ

ਫੇਰ ਓਹ ਤਾਂ ਖਾ ਨੀ ਹੁੰਦਾ ਸੀਗਾ ਫੇਰ ਉਹ ਪਤਾ ਨਹੀਂ ਜਹਿਰੀਲਾ ਤਾਂ ਹੋਣਾ ਅੰਦਰ ਓਹ ਪਤਾ ਖਾਣ ਵੀ ਦਿੰਦੇ ਨੇ ਅੰਦਰ ਆਪਣੇ ਕਮਰੇ ਦੇ ਅੰਦਰ ਖਾਣ ਦਿੰਦੇ ਨੇ

ਦੇ ਅੰਦਰ ਹਾਂ ਕਮਰੇ ਦੇ ਅੰਦਰ ਲੈ ਕੇ ਆਨ ਦਿੰਦੇ ਨੇ ਓਹੋ ਕਬੂਤਰ ਵੀ ਸੀ ਕਬੂਤਰ ਵੀ ਕਮਰੇ ਦੇ ਅੰਦਰ ਖੂਨ ਹੀ ਖੂਨ ਕਰਤਾ ਸੀ ਕਹਿੰਦੀ ਫੇਰ ਮੈਂਨੂੰ ਸਾਫ ਕਿੱਤਾ ਸਾਰਾ ਮੈਂ ਕਿਹਾ ਤੁਸੀਂ ਅੰਦਰ ਕਿਓਂ ਖਾਣ ਦਿੰਦੇ ਊ ਦਸ ਗੰਦੀ ਆਦਤ ਪਵਾਈ ਹੋਈ ਆ ਗੰਦੀ ਆਦਤ ਪਵਾਈ ਹੋਈ ਹਾਂ ਸਾਡੀ ਬਿੱਲੀ ਸਾਰਾ ਕੁੱਛ ਖਾ ਲੈਂਦੀ ਆ ਫੱਲ fruit ਤੋਂ ਲੈ ਕੇ ਸਾਰਾ ਕੁਛ ਜੋ ਮਰਜੀ ਦੇਦੋ

ਸਾਡੀ ਵੀ ਸ਼ਾਕਾਹਾਰੀ ਆ ਹਮ ਸਾਡੀ ਤਾਂ ਬਈ ਸ਼ਾਕਾਹਾਰੀ ਆ ਦੁੱਧੁ ਦੁੱਧੁ ਪੀ ਕੇ ਏਡੀ ਮੋਟੀ ਮੋਟੀ ਹੱਟੀ ਕੱਟੀ ਹੋਈ ਜਾਂਦੀ ਆ ਨਾ ਦੁੱਧ ਤਾਂ ਸਾਡਾ ਘੱਟ ਪੀਂਦੀ ਆ ਇਹ

ਹਾਂ biscuit ਖਾ ਲੈਂਦੀ ਆ ਨਮਕੀਨ ਨਮਕੀਨ ਤਾਂ ਗੁਰੂ ਨਮਕੀਨ ਤਾਂ ਸੋ ਪੁੱਛ ਹੀ ਨਾ ਤੂੰ ਸਾਡੀ ਪੂਰੀ ਨਮਕੀਨ ਇਹਨੇ ਹੀ ਖਤਮ ਕਿੱਤੀ ਆ ਬਿੱਲੀ ਨੇ ਓਹ ਕਿ ਕਹਿੰਦੇ ਆ

ਨਮਕੀਨ ਪਾ ਦਿੰਦੇ ਸੀ ਫੇਰ ਖਾ ਲੈਂਦੀ ਸੀ ਅੱਛਾ ਸਾਰਾ ਦੁੱਧ ਕਿਲੋ ਜਾਂਦਾ ਐ ਐਨਾ ਪੀਂਦੀ ਆ ਹਾਂ ਡੋਲੂ ਭਰ ਕੇ ਲੈ ਕੇ ਜਾਂਦੇ ਸੀਗੇ ਪਹਿਲਾ ਉਪਰ ਜਾਂਦੇ ਸੀਗੇ

ਫੇਰ ਓਹਨਾ ਨੂੰ ਹਮ ਐਡਾ ਦੁੱਧ ਨੀ ਦੇਣਾ ਹਾਂ ਪਿੰਡ ਦੇ ਦੁੱਧ ਤਾਂ ਹੁੰਦੇ ਨੀ ਹਾਂ ਫੇਰ ਮਿਲਾਵਟ ਵੀ ਹੁੰਦੀ ਨਾ ਓਹ ਦੁੱਧ ਚ ਆਹ ਚੀਜ਼ ਹੁੰਦੀ ਆ

ਪਤਾ ਨੀ ਜਦੋਂ ਮੈਂ ਮੈਂਨੂੰ ਬਿੱਲੀ ਹੱਥ ਲਾਉਣ ਦਊਂਗੀ ਯਾ ਨਹੀਂ ਹੈਨਾ

ਜਿਹੜੀ ਮੇਰੀ ਦਰਾਣੀ ਆ ਓਹੋ ਉਹ ਹੈਨਾ

ਤੇ ਨਾ ਮਤਲਬ ਓਹਦੇ ਨਾ ਸੂਟ ਫਾੜ ਤੇ ਬਿੱਲੀ ਨੇ ਸੋਫੇ ਫਾੜ ਤੇ ਪੰਜੇ ਮਾਰ ਕੇ ਹਾਂ

ਹੋਰ ਤੁਹਾਡੀ ਬਿੱਲੀ ਤੇਜ਼ ਆ ਸਾਡੀ ਸਾਊ ਜੀ ਆ ਏਦਾਂ ਪੰਜੇ ਪੁੰਜੇ ਨੀ ਮਾਰਦੀ ਸਾਡੇ ਪਤਾ ਕਿਉਂ ਉਹ ਛੋਟੀ ਐ ਨਾ ਹਜੇ ਓਹਨੂੰ ਸਮਝ ਨੀ ਹੈਗੀ

ਉਹ ਜਿਹੜਾ ਵੱਡਾ ਬਿੱਲਾ ਹੈਗਾ ਉਹ ਥੋੜਾ ਠੀਕ ਹੈਗਾ ਉਹ ਐਵੇਂ ਦੀਆਂ ਹਰਕਤਾਂ ਨਹੀਂ ਕਰਦਾ ਹੈਗਾ

ਹਮ ਪਰ ਹਾਂ ਉਹ ਓਹਦਾ ਛੋਟੀ ਦੁੱਧ ਪੀ ਜਾਂਦਾ ਹੈਗਾ ਇਸ ਲਈ ਨਾ ਓਹ ਓਹਨੂੰ ਭਜਾ ਦਿੰਦਾ ਹੈ ਛੇਤੀ ਪਹਿਲਾਂ ਦੁੱਧ ਪਾ ਕੇ ਥੋੜਾ ਜੇਹਾ ਵੀ ਓਹ ਛੋਟੀ ਬਿੱਲੀ ਦਾ ਦੁੱਧ ਨਾ ਪੀ ਜੇ ਅੱਛਾ ਹਾਂ ਏਦੀ ਕਰਨਾ ਪੈਂਦਾ ਹਾਂ ਨਾਲੇ ਉਹ ਕਹਿੰਦਾ ਵੀ ਨਾਲੇ ਮੈਂ ਤਾਂ ਤੈਂਨੂੰ ਦੁੱਧ ਪਾਉਂਦਾ ਆ ਮੇਰੇ ਈ ਪੰਜੇ ਮਾਰਦੀ ਐਂ ਫੇਰ ਥੱਪੜ ਲਾਂਦਾ ਓਹਦੇ ਥੋੜੇ ਥੋੜੇ ਜੇ

ਓਹ ਛੁਡਾਂਦੀ ਰਹੀ

ਓਹ ਛੁਡਾਂਦੀ ਹੁੰਦੀ ਆ ਆਪਣੇ ਆਪ ਤੋਂ

ਵੀ ਓਹ ਪੰਜੇ ਵੱਜ ਜਾਂਦੇ ਆ ਓਹਦੇ ਉਲਟਾ ਅੱਜ ਕੱਲ ਤਾਂ ਅੱਜ ਕੱਲ ਤਾਂ ਲੋਕੀ ਬਿੱਲੀਆਂ ਜ਼ਿਆਦਾ ਪਾਲਦੇ ਨੇ

ਆਪਾਂ ਬਿੱਲੀ ਦੇ ਪੰਜੇ ਕਟ ਨੀ ਸਕਦੇ ਓਹ ਨਾਖ਼ੁਨ ਮਤਲਬ ਪਾਗਲ ਆਂ ਓਹ ਓਹਨਾ ਦੀ ਓਹੀ ਤਾਂ ਉਹਨਾਂ ਦੀ ਖ਼ਾਸੀਅਤ ਆ ਉਹ ਉਹਨਾਂ ਦੇ ਨਾਲ ਹੀ ਤਾਂ ਚੜ ਦੇ ਨੇ ਉੱਪਰ ਸਹੀ ਗੱਲ ਆ ਯਾਰ ਨਾਲੇ ਆਪਣੇ ਆਪ ਨੂੰ protect ਕਰਦੇ ਨੇ ਮੇਰੇ ਆਪਣੇ ਵਰਗੇ ਦੇਖ ਲੈ ਪਰ ਯਾਰ ਉਹ ਆਪਣੇ ਮਾਰਦੇ ਨੇ ਉਹਨਾਂ ਨੂੰ ਐਨੀਂ ਸਮਝ ਨੀ ਉਹ ਤਾਂ ਖੇਡ ਦੇ ਨੇ ਉਹ ਆਪਣੇ ਆਪ ਨੂੰ ਛੁੜਾਂਦੇ ਨੇ ਗੇ ਹਾਂ ਚੱਲ ਹਾਂ ਵੈਸੇ ਜੇ ਉਹਨਾਂ ਨੂੰ ਸਮਝ ਹੁੰਦੀ ਫੇਰ ਉਹ ਜਾਨਵਰ ਹੀ ਕਿਉਂ ਹੁੰਦੇ ਜਾਨਵਰ ਤਾਂ ਹੈਨਾ ਹੋਰ ਹੋਰ ਹਮ ਦੇਖ ਲੈ ਬਿੱਲੀਆਂ ਬਿੱਲੀਆਂ ਬਿੱਲੀਆਂ ਮੈਂ ਚੁੱਪੇ ਸੋਂਦੀ ਆਂ ਯਾਰ ਬਿੱਲੀ ਨੂੰ ਪਰੀ ਬਸ ਮੇਰੀ ਤਾਂ ਹੋਈ ਸੀ ਇੱਕ ਵਾਰ ਛੁਟਕੁ ਜਿਹੀ ਓਹਨੂੰ ਚੁੱਕਣ ਦੀ ਕੋਸ਼ਿਸ਼ ਕਿੱਤੀ ਪੰਜਾ ਮਾਰ ਕੇ ਭੱਜ ਗਈ ਮੇਰੇ ਤਾਂ ਐਨਾ blood ਨਿਕਲ ਆਇਆ ਹੋਰ ਹੱਥ ਨੀ ਲਾਣ ਦਿੰਦਿਆਂ ਨਾ ਏਹੇ ਹਾਂ ਛੋਟੇ ਹੁੰਦੇ ਜਿਹਨੇ ਲਾ ਲਿਆ ਸੋ ਲਾ ਲਿਆ ਹਮ ਚਲੋ ਕੋਈ ਨੀ ਹੋਰ ਮੰਗਾ ਲਈ ਦੁੱਧ ਹਾਂ ਹੋਰ ਮੰਗਵਾ ਲੂੰਗੀ ਹੋਰ ਚਲ ਚਾਹ ਠੰਡੀ ਹੋ ਰਹੀ ਆ ਮੇਰੀ

ਹਮ ਸਤਿ ਸ਼੍ਰੀ ਅਕਾਲ ਜੀ, ਮੈ ਅਰਜੁਨ ਨਾਗਪਾਲ ਜਿਵੇਂ ਕਿ ਮੈ ਤੁਹਾਨੂੰ ਪਿੱਛੇ ਦੱਸਿਆ ਹੀ ਸੀਗਾ, ਬਈ, ਨਕਲਾਂ ਕਿਵੇਂ ਦੀਆਂ ਹੁੰਦੀਆਂ ਹਨ ਜਿਹੜਾ ਕਿ ਸਾਡਾ ਵਿਸ਼ਾ ਸੀਗਾ, ਬਈ, ਇਹ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਅਤੇ ਇਹ ਕਿਵੇਂ ਕੀਤੀਆਂ ਜਾਂਦੀਆਂ ਹਨ। ਅਤੇ ਅਸੀ ਇਸ ਨੂੰ ਜਾਰੀ ਰੱਖਦੇ ਹੋਏ ਤੁਹਾਨੂੰ ਹੋਰ ਵੀ ਅੱਗੇ ਦੇ ਬਾਰੇ ਥੋੜ੍ਹਾ ਚਾਨਣਾ ਪਾਉਂਦੇ ਹਾਂ, ਇਸ ਵਿਸ਼ੇ ਵਿੱਚ ਚਾਨਣਾ ਪਾਉਣ ਲਈ ਸਾਡੇ ਕੋਲ ਦਰਸ਼ਕ ਕਾਫੀ ਨੇ ਕੁੱਝ ਦਰਸ਼ਕ ਜਿਹੜੇ ਹੈਗੇ ਨੇ ਉਹ ਸਾਡੇ ਨਾਲ ਬੈਠੇ ਨੇ ਅਤੇ ਦੰਦੜੀਆਂ ਪਾੜੀ ਜਾਂਦੇ ਨੇ, ਹਾਂਜੀ, ਜਿਵੇਂ ਕਿ ਮੰਚ ਦੇ ਪੱਖ ਤੋਂ ਨਕਲਾਂ ਸਮੋਹਿਕ ਖੁੱਲੇ ਚਰਿਤ੍ਰ ਦੀਆਂ ਧਾਰਨੀ ਹਨ ਇਹਨਾਂ ਦੀ ਪੇਸ਼ਕਾਰੀ ਖੁੱਲੇ ਅਖਾੜੇ ਵਿਚ ਲੋਕਾਂ ਲਈ ਹੁੰਦੀ ਹੈ ਜਿਸ ਵਿੱਚ ਇਸ ਵਿੱਚ

ਤੁਸੀ ਇੱਥੋਂ ਸਮਝ ਸਕਦੇ ਹਾਂ ਕਿ ਨਕਲ ਕਿੰਨੀ ਹੀ~ ਔਖੀ ਹੁੰਦੀ ਹੈ ਕਹਿਣ ਨੂੰ ਸੌਖੀ ਹੁੰਦੀ ਏ ਬਈ ਹਾਂ ਨਕਲ ਕਰਲੋ ਨਕਲ ਕਰਨ ਨਾਲ ਤੁਹਾਨੂੰ ਇਹ ਹੋਜੇਗਾ ਉਹ ਹੋਜੇਗਾ ਪਰ ਏਦਾਂ ਦਾ ਕੁਝ ਨਈ ਹੁੰਦਾ ਹੈ ਨਕਲ ਵੀ ਅੱਕਲ ਨਾਲ ਹੀ ਮਾਰੀ ਜਾਂਦੀ ਹੈ ਅਤੇ ਜਿਹਦੇ ਕੋਲ ਅਕਲ ਨਹੀਂ ਹੈ, ਅਕਲ ਦਾ ਘਾਟਾ ਹੈ ਤਾਂ ਉਹ ਨਕਲ ਵੀ ਨੀ ਮਾਰ ਸਕਦਾ। ਅਤੇ ਜਿਹੜੀ ਨਕਲ ਏ ਚਲਾਕ ਚੁਸਤ ਏਦਾਂ ਦੇ ਬੰਦੇ ਮਾਰ ਸਕਦੇ ਆ ਬਾਕੀਆਂ ਨੂੰ ਲੋੜ ਨਹੀਂ ਹੈ ਮਾਰਨ ਦੀ ਕਿਉਂਕਿ ਤੁਹਾਡੇ ਤੋਂ ਮਰਨੀ ਨਹੀਂ, ਬਾਕੀ ਕੰਮ ਇਸ਼ਾਰਿਆਂ ਨਾਲ ਹੀ ਸਾਰ ਲਏ ਜਾਂਦੇ ਇੱਥੋਂ ਤੱੱਕ ਕਿ ਇੱਕ ਆਦਮੀ ਬਿਨਾ ਵਸਤਰ ਬਦਲਿਆ ਸ਼ਿਰ ਤੇ ਸਾਫ਼ਾ ਰੱਖ ਕੇ ਕੂਲੀ ਬਣ ਜਾਂਦਾ ਏ ਦੇਖਲੋ ਕਿਦਾਂ ਈ ਦੀ ਗੱਲ ਏ ਕਿ ਜਿਵੇਂ ਬੰਦਾ ਇਸ਼ਾਰਿਆਂ ਨਾਲ ਕੰਮ ਕਰ ਲੈਂਦਾ ਏ ਅਤੇ ਸ~ ਇੱਕ ਬੰਦਾ ਜਿਹੜਾ ਹੈ ਸਾਫ਼ਾ ਰੱਖ ਕੇ ਆਪਣੇ ਸਿਰ 'ਤੇ ਅਤੇ ਉਹ ਕੂਲੀ ਬਣ ਜਾਂਦਾ ਏ ਇਹ ਦੇਖਲੋ ਕਿਦਾਂ ਦੀ ਗੱਲ ਏ, ਇੱਕ ਵਾਰ ਬੋਲਣ ਨਾਲ ਹੀ ਦ੍ਰਿਸ਼ ਬਦਲ ਜਾਂਦਾ ਹੈ ਮਤਲਬ ਦੁਨੀਆਂ ਹੀ ਪਲਟ ਜਾਂਦੀ ਹੈ, ਉਹ ਬੰਦੇ ਦੀ, ਕੋਈ ਨਵੀਂ ਸਜਾਵਟ ਦਾ ਅਡਮਬਰ ਰਚਣ ਦੀ ਲੋੜ ਨਹੀਂ ਪੈਂਦੀ, ਦਰਸ਼ਕ ਇਸਨੂੰ ਸਹਿਜੇ ਹੀ ਸਮਝ ਲੈਂਦੇ ਹਨ, ਅਦਾਕਾਰ ਆਪਣੀ ਕਲਾ ਦੇ ਜੌਹਰ ਵਿਖਾ ਕੇ ਤੇ ਜੌਹਰ ਏਦਾਂ ਦਾ ਹੁੰਦਾ ਏ,

ਨਕਲਾਂ ਖੇਡਣ ਲਈ ਤਿੰਨ ਪ੍ਰਕਾਰ ਦੀ ਤੀੜ ਵਰਤੇ ਜਾਂਦਾ ਹੈ ਘੱਗਰੀ ਤੀਰ ਕਮਾਨੀ ਦਰੱਖਤ-ਵਾਲਾ ਥੜ੍ਹਾ ਜਦੋਂ ਨਕਲੀਏ ਇੱਕ ਥਾਂ ਖਲੋ ਕੇ ਨਕਲਾਂ ਕਰਨ ਅਤੇ ਦਰਸ਼ਕ ਉਹਨਾਂ ਦੇ ਚਾਰ ਚੁਫੇਰੇ ਗੋਲ ਦਾਇਰੇ ਵਿੱਚ ਖਲੋ ਕੇ ਨਕਲਾਂ ਦੇਖਣ ਤਾਂ ਅਜਿਹੇ ਪੀੜ ਨੂੰ ਘੱਗਰੀ ਪੀੜ ਕਿਹਾ ਜਾਂਦਾ ਹੈ ਜਿਵੇਂ ਕਿ

ਇਹ ਘੱਗਰੀ ਇਕ ਨਾਟਕ ਏ। ਜਦੋਂ ਪਿਛਲੇ ਪਾਸੇ ਕਿਸੇ ਮਕਾਨ ਜਾਂ ਦੀਵਾਰ ਦਾ ਆਸਰਾ ਮਿਲ ਜਾਵੇ ਤਾਂ ਉਸ ਪਾਸੇ ਕੋਈ ਦਰਸ਼ਕ ਨਾ ਆ ਸਕੇ ਇਹ ਤੀਰ ਕਮਾਨੀ ਪੀੜ ਹੁੰਦਾ ਹੈ। ਕਦੇ ਕਦੇ ਕਿਸੇ ਦਰਖਤ ਹੇਠਾਂ ਬਣਿਆਂ ਥੜਾ ਵੀ ਨਕਲਾਂ ਕਰਨ ਲਈ ਵਰਤ ਲਿਆ ਜਾਂਦਾ ਹੈ ਜਿਸ ਤੇ ਲੋਕ ਹੇਠਾਂ ਖਲੋ ਕੇ ਨਕਲਾਂ ਦੇਖਦੇ ਹਨ। ਪੰਜਾਬੀ ਸਭਿਆਚਾਰ ਅਨੁਸਾਰ ਨਕਲਾਂ ਤਿੰਨ ਸਮੇਂ ਖੇਡੀਆਂ ਜਾਂਦੀਆਂ ਹਨ ਮੁੰਡਾ ਜੰਮਣ 'ਤੇ, ਮੁੰਡੇ ਦੇ ਵਿਆਹ 'ਤੇ, ਮੇਲੇ ਤਿਓਹਾਰ 'ਤੇ, ਵਿਸ਼ੇਸ਼ ਅਖਾੜਾ ਲਗਵਾ ਕੇ ਜਦੋਂ ਕਿਸੇ ਦੇ ਘਰ ਮੁੰਡਾ ਮੁੰਡੇ ਦਾ ਜਨਮ ਹੁੰਦਾ ਤਾਂ ਹਫਤੇ ਕੁ ਬਾਅਦ ਭੰਡ ਪਤਾ ਨਹੀ ਕਿੱਥੋਂ ਆ ਜਾਂਦੇ ਏ। ਅਜਿਹੇ ਮੌਕੇ 'ਤੇ ਇਹਨਾਂ ਨੂੰ ਬੁਲਾਉਣ ਦੀ ਲੋੜ ਨਹੀ ਪੈਂਦੀ ਕਿਉਕਿ ਇਹ ਆਪ ਹੀ ਸਾਰੇ ਇਲਾਕੇ ਵਿੱਚ ਇਸ ਤਰ੍ਹਾਂ ਦੀ ਖਬਰ ਰੱਖਦੇ ਹਨ, ਬਈ ਕਿਹਦੇ ਘਰ ਮੁੰਡਾ ਜੰਮਿਆ ਅਤੇ ਕਿਹਦੇ ਘਰ ਵਿਆਹ ਹੋਇਆ, ਇਹਨੇ ਬੇਸ਼ਰਮ ਲੋਕ ਹੁੰਦੇ ਹਨ, ਇਹ ਲੋਕ ਇਹਨਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਹਨ ਜਦੋਂ ਕਿ ਅਸੀ ਕਰਦੇ ਹੀ ਨਹੀਂ ਆ ਅਤੇ ਲੋਕ ਪਤਾ ਨਹੀਂ ਕਿਵੇਂ ਕਰੀ ਜਾਂਦੇ ਨੇ ਕਿਉਕਿ ਇਸ ਸਮੇਂ ਹਰ ਇਕ ਨੂੰ ਖੁੱਲ ਕੇ ਹੱਸਣ ਦਾ ਮੌਕਾ ਮਿਲ ਜਾਂਦਾ ਹੈ। ਦੰਦਾਂ ਦੰਦ ਪਾੜਨ ਦਾ, ਜਿਵੇਂ ਕਿ ਸਾਡੇ ਨਾਲ ਦੇ ਕੁੱਝ ਵਿਅਕਤੀਆਂ ਹਨ ਜਿਹੜੇ ਕਿ ਬਹੁਤ ਹੀ ਬਹੁਤ ਹੀ ਜ਼ਿਆਦਾ ਇਹਨਾਂ ਦੇ ਦੰਦ ਉਦਾਂ ਤਾਂ ਤਿੱਖੇ ਜਿਹੇ ਨੇ ਮਤਲਬ ਵਿੱਚ ਕੁ ਇਕ ਅੱਧੇ ਨੂੰ gap ਹੈਗਾ ਫੇਰ ਵੀ ਪਾੜੇ ਜਾਣੇ ਨੇ ਇਸ ਲਈ ਭੰਡ ਜਦੋਂ ਹਜੇ ਘਰ ਤੋਂ ਦੂਰ ਹੀ ਹੁੰਦੇ ਹਨ ਤਾਂ ਬੱਚਾ ਰੌਲਾ ਪਾ ਦਿੰਦੇ ਹਨ ਭੰਡ ਆ ਗਏ, ਭੰਡ ਆ ਗਏ ਮੁੰਡੇ ਜੰਮਣ 'ਤੇ ਅਖਾੜਾ ਘਰ ਦੇ ਵਿਹੜੇ ਵਿੱਚ ਹੀ ਲੱਗਦਾ ਹੈ, ਭੰਡ ਘਰ ਦੇ ਦਰਵਾਜੇ ਤੋਂ ਹੀ ਤਬਲੇ 'ਤੇ ਜ਼ੋਰ-ਜ਼ੋਰ ਦੀ ਹੱਥ ਮਾਰ ਕੇ ਗਾਉਣ ਲੱਗ ਪੈਂਦੇ ਹਨ ਤਾਂ ਜੋ ਉਹਨਾਂ ਦੇ ਆਉਣ ਦਾ ਸਾਰਿਆਂ ਨੂੰ ਪਤਾ ਲੱਗ ਜਾਵੇ ਬਈ ਹਾਂ ਆ ਗਏ ਭੰਡ ਭੰਡ ਹੌਲੀ ਹੌਲੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਸਵਾਣੀ ਨਵ ਜੰਮੇ ਬੱਚੇ ਨੂੰ ਲੈ ਕੇ ਦਰਸ਼ਕਾਂ ਵਿੱਚ ਆਣ ਬੈਠਦੀ ਹੈ, ਆਂਢ-ਗੁਆਂਢ ਤੋਂ ਜਨਾਨੀਆਂ ਥਾਲੀਆਂ ਵਿੱਚ ਚੌਲ ਆਟਾ ਉੱਤੇ ਗੁੜ ਦੀ ਰਿਓੜੀ ਦਾ ਜਾਂ ਰੁਪਇਆ ਰੱਖ ਕੇ ਲਿਆਉਂਦੇ ਹਨ। ਜਿਸਨੂੰ ਵੇਲ ਕਿਹਾ ਜਾਂਦਾ ਹੈ ਜਦੋਂ ਲੋਕ ਇਕੱਠੇ ਹੋ ਜਾਣ ਤਾਂ ਭੰਡ ਨਕਲਾਂ ਸ਼ੁਰੂ ਕਰ ਦਿੰਦਾ ਹੈ ਹਨ ਮੁੰਡੇ ਦੇ ਵਿਆਹ ਦੇ ਸਮੇਂ ਭਾਵੇ ਬਾਹਰ ਹੀ ਸਾਂਝ ਸਾਂਝੀ ਖੁੱਲ੍ਹੀ ਥਾਂ ਵੀ ਪੀੜ ਲਾ ਲਿਆ ਜਾਂਦਾ ਹੈ, ਪਰ ਬਹੁਤੀ ਵਾਰੀ ਇਹ ਪੀੜ ਘਰ ਦੇ ਵਿਹੜੇ ਵਿਚ ਹੀ ਲੱਗਦਾ ਹੈ, ਵਿਆਹ ਦੇ ਅਗਲੇ ਦਿਨ ਹੀ ਭੰਡ ਆ ਤਬਲਾ ਖੜਕਾਉਂਦੇ ਹਨ, ਰਿਸ਼ਤੇਦਾਰ ਅਜੇ ਘਰ ਹੀ ਹੁੰਦੇ ਹਨ ਜਿਸ ਕਰਕੇ ਕਾਫੀ ਰੌਣਕ ਹੋ ਜਾਂਦੀ ਹੈ ਨਵੀਂ ਵਿਆਹੀ ਜੋਡੀ ਨੂੰ ਖਾਸ ਥਾਂ ਬਿਠਾਇਆ ਜਾਂਦਾ ਹੈ ਤਾਂ ਜੋ ਉਹਨਾਂ ਦਾ ਸਾਰਿਆਂ ਨੂੰ ਪਤਾ ਲੱਗ ਜਾਵੇ ਬਈ ਇਹ ਤਾਂ ਨਵੇਂ ਨਵੇਂ ਆਏ ਆ ਹੁਣ ਇਕੱਠੇ ਹੋਏ ਏ, ਬਈ ਇਹਨਾਂ ਦਾ ਕੰਮ ਚੱਲਣਾ ਰਾਤ ਨੂੰ

ਲਈ ਬੇਲਾਂ ਕਰਾਉਂਦੇ ਹਨ, ਬਈ ਹਾਂ ਜਦੋਂ ਨਕਲਾਂ ਖਤਮ ਹੋ ਜਾਂਦੀਆਂ ਹਨ ਤਾਂ ਮੁੰਡੇ ਦੀ ਮਾਂ ਥਾਲੀ ਵਿੱਚ ਬੂੰਦੀ ਪਾ ਕੇ ਲੈ ਕੇ ਆਉਂਦੀ ਹੈ, ਬਈ ਲਓ ਚੁੱਕੋ। ਰਾਤ ਨੂੰ ਕੰਮ ਜੋਰਾਂ ਸ਼ੋਰਾਂ ਨਾਲ ਕਰਿਓ ਉੱਤੇ ਬਿੱਤ ਅਨੁਸਾਰ ਪੈਸੇ ਤਾਂ ਲਿਆਉਂਦੀ ਹੈ ਜਿਹਨਾਂ ਨੂੰ ਭੰਡ ਬਿਨਾਂ ਹ~ ਹੀਲ ਜੋਹਤ ਦੇ ਕਬੂਲ ਕਰ ਲੈਂਦੇ ਹਨ। ਕੁੱਝ ਇੱਕ ਭੰਡ ਅੜੀ ਵੀ ਕਰ ਬੈਠਦੇ ਹਨ ਜਿਸ ਅੱਗੇ ਘਰਦਿਆਂ ਨੂੰ ਗੋਡੇ ਟੇਕਣੇ ਈ ਪੈਂਦੇ ਨੇ ਤੀਜੀ ਪ੍ਰਕਾਰ ਦਾ ਅਖਾੜਾ ਖੁੱਲੇ ਮੰਡਪ ਵਿੱਚ ਲੱਗਦਾ ਹੈ ਇਸ ਵਿੱਚ ਨਕਲੀਆਂ ਦੀ ਪੂਰੀ ਟੋਲੀ ਆਉਂਦੀ ਹੈ ਇੱਕ ਅੱਧਾ ਨੀ ਆਂਦਾ, ਪੂਰੀ ਟੋਲੀ ਓ ਆਉਂਦੀ ਹੈ, ਜੋ ਆਪਣੇ ਆਪ ਨਹੀ ਸਾਈਂ ਦੇ ਕੇ ਬੁਲਾਈ ਜਾਂਦੀ ਹੈ, ਸਾਈ, ਮਾਫੀ ਚਾਹੁੰਦਾ ਇੱਥੇ ਸਾਈਂ ਕਿਹਾ ਗਿਆ ਇਹ ਸੀਗਾ ਸਾਈ ਜਿਵੇਂ ਅਸੀ ਕਿਸੇ ਨੂੰ ਸਾਰੇ ਈ ਲੋਕਾਂ ਨੂੰ ਇਸ ਬਾਰੇ ਪਹਿਲਾਂ ਹੀ ਸੂਚਿਤ ਕ~ hello

ਹਾਂ ਜੀ ਜੀ ਵਧੀਆ ਜੀ ਹੋਰ ਜੀ ਘਰ ਪਰਿਵਾਰ ਕਿੱਦਾਂ ਸਾਰੇ ਓ ਵਧੀਆ ਜੀ ਵਧੀਆ ਸਭ ਵਧੀਆ ਨੇ ਜੀ ਠੀਕ ਹੈ ਜੀ ਹੋਰ ਜੀ ਕੀ ਕਰ ਰਹੇ ਜੀ ਕੀ ਕਰ ਰਹੇ ਜੀ ਤੁਸੀਂ

ਹਾਂ ਜੀ ਜੀ ਮੈਂ ਵੀ ਮਿਹਨਤ ਦਾ ਮੈਂ ਸੋਚਿਆ ਤੁਹਾਡੇ ਨਾਲ ਰਿਪਬਲਿਕ ਡੇ ਬਾਰੇ ਗੱਲ ਬਾਤ ਕਰ ਲਿਆ ਕੋਈ ਜਰੂਰ ਜੀ ਪੁੱਛੋਂ ਜੀ ਹਾਂ ਜੀ ਜੀ ਗਣਤੰਤਰ ਦਿਵਸ ਉੱਨੀ ਸੌ ਪੰਜਾਹ ਦਿਨ ਦੇ ਅੰਦਰ ਵਿੱਚ ਮਨਾਇਆ ਜਾਂਦਾ ਹੈ ਜਦੋਂ ਗੌਰਮੈਂਟ ਆਫ ਇੰਡੀਆ ਐਕਟ nineteen thirty five ਦੀ ਜਗ੍ਹਾ ਉੱਤੇ ਆਜ਼ਾਦ ਭਾਰਤ ਦਾ ਸੰਵਿਧਾਨ ਸਵਿਧਾਨ ਲਾਗੂ ਹੋਇਆ ਸੀ ਹਰ ਸਾਲ ਛੱਬੀ ਜਨਵਰੀ ਨੂੰ ਦੇਸ਼ ਮਿਆਰ ਤੇ ਸੰਨਮਾਨਿਤ ਸਮਾਨਤਾ ਦੀ ਵਿਚਾਰਧਾਰਾ ਉੱਤੇ ਅਧਾਰਿਤਅਜਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ ਇਹ ਉਹ ਦਿਹਾੜਾ ਹੈ ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਢੇ ਵੱਢੇਰੀਆਂ ਦੇ ਕੀਤੇ ਗਏ ਕੰਮਾਂ ਬਾਰੇ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਨ੍ਹਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਨ ਅਤੇ ਸਨਵੋਧਣ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨ ਬਣਾਇਆ ਗਿਆ ਹਾਂ ਜੀ ਜੀ ਹਾਂ ਜੀ ਜੀ ਇਹ ਭਾਰਤ ਦੀਆਂ ਤਿੰਨ ਰਿਸ਼ਟਰੀ ਛੁੱਟੀਆਂ ਵਿੱਚੋਂ ਇੱਕ ਹੈ ਬਾਕੀ ਦੋ ਸੁਤੰਤਰਤਾ ਦਿਵਸ ਭਾਰਤ ਅਤੇ ਗਾਂਧੀ ਜਿਯੰਤੀ ਹਨ ਪਹਿਲਾ ਗਣਤੰਤਰਤਾ ਦਿਵਸ ਬਰਤਾਨਵੀ ਰਾਜ ਤੋਂ ਬਾਅਦ ਜਦੋਂ ਅਜਾਦ ਹੋਇਆ ਭਾਰਤ ਨੇ ਛੱਬੀ ਜਨਵਰੀ ਨੂੰ ਸੱਤਾ ਸੰਬੰਧ ਜਮਹੂਰੀ ਗਣਰਾਜ ਦਾ ਨਾਮ ਗ੍ਰਿਹਣ ਤਾਂ ਕੀਤਾ ਸੀ ਤਾਂ ਇੱਕ ਆਹਵਾਨ ਦੇ ਨਾਮ ਤੇ ਬਣੇ ਇੱਕ ਹੜਿਆਂ ਵਿੱਚ ਇਸ ਜਸ਼ਨ ਇਹ ਜਸ਼ਨ ਹੋਏ ਸਨ ਤੇ ਉਦੋਂ ਹੀ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ ਸੀ ਭਾਰਤ ਦੀ ਆਜ਼ਾਦੀ ਦੀ ਲਹਿਰ ਮਗਰੋਂ ਆਜ਼ਾਦ ਮੁਲਕ ਵਜੋਂ ਸਥਾਪਤ ਹੋਣ ਵਾਲੇ ਘਟਨਾਵਾਂ ਦੀ ਲੜੀ ਬੜੀ ਵੀ ਦਿਲਚਸਪ ਹੈ ਵੀਰਵਾਰ ਛੱਬੀ ਜਨਵਰੀ ਉੱਨੀ ਸੌ ਪੰਜਾਹ ਨੂੰ ਗਵਰ`ਗਵਰਮੈਂਟ ਗਵਰਮੈਂਟ ਹਾਊਸ ਦੇ ਰੋਸ਼ਨੀ ਨਾਲ ਚਮਕਾਉਂਦੇ ਕਵਾਟਰਾਂ ਵਾਲੇ ਦਰਬਾਰ`ਦਰਬਾਰ ਹਾਲ ਵਿੱਚ ਦਸ ਵੱਜ ਕੇ ਅਠਾਰਾਂ ਮਿੰਟ ਤੇ ਭਾਰਤ ਨੂੰ ਪ੍ਰਭੂਸੱਤਾ ਸੰਬੰਧ ਜਮਹੂਰੀ ਗਣਰਾਜ ਐਲਾਨਿਆ ਗਿਆ ਛੇ ਮਿੰਟ ਮਗਰੋਂ ਡਾਕਟਰ ਰਾਜੇਂਦਰ ਪ੍ਰਸਾਦ ਨੇ ਪਸ਼ਟ੍ਰਪਤੀ ਵੱਜੋਂ ਸਹੁੰ ਚੁੱਕੀ ਇਸ ਭਾਗਾਂ ਭਰੇ ਮੌਕੇ ਤੇ ਸਾਢੇ ਦਸ ਵਜੇ ਤੋਂ ਥੋੜੇ ਕ ਸਮੇਂ ਮਗਰੋਂ ਇੱਕਟੀ ਤੋਪਾਂ ਦੀ ਸਲਾਮੀ ਨਾਲ ਇਹ ਐਲਾਨ ਕੀਤਾ ਗਿਆ ਇੱਕ ਵੀਨਤ ਪਰਿਭਾਸ਼ਾ ਦੀ ਸਹੁੰ ਚੱਕ ਅਹਿਮ ਮੌਕੇ ਸੇਵਾ ਮੁਕਤ ਹੋ ਰਹੇ ਗਵਰਨਰ ਜਰਨਲ ਸੀ ਰਾਜਾ ਗੋਪਾਲ ਨੇ ਰਿਪਬਲਿਕ ਆਫ ਇੰਡੀਆ ਭਾਰਤ ਦਾ ਐਲਾਨਨਾਮਾ ਪੜ੍ਹਿਆ ਤੇ ਰਾਸ਼ਟਰਪਤੀ ਨੇ ਸੋਹੁੰ ਚੁੱਕੀ ਤੇ ਆਪਣੇ ਸੰਕਲਪ ਸੰਖੇਪ ਜਿਹਾ ਭਾਸ਼ਣ ਪਹਿਲਾਂ ਹਿੰਦੀ ਭਾਸ਼ਾ ਵਿੱਚ ਤੇ ਫੇਰ ਅੰਗਰੇਜ਼ੀ ਭਾਸ਼ਾ ਵਿੱਚ ਦਿੱਤਾ ਸਹੀ ਢਾਈ ਵਜੇ ਬਾਅਦ ਦੁਪਹਿਰ ਰਾਸ਼ਟਰਪਤੀ ਗੋਵਰਮੈਂਟ ਹਾਊਸ ਹੁਣ ਰਾਸ਼ਟਰਪਤੀ ਭਵਨ ਵਿੱਚ ਇੱਕ ਪੈਂਤੀ ਸਾਲ ਪੁਰਾਣੀ ਪਰ ਮੌਕੇ ਤੇ ਸ਼ਿੰਗਾਰੀ ਹੋਈ ਵਿਸ਼ੇਸ਼ ਬੱਘੀ ਵਿੱਚ ਬਾਹਰ ਆਏ ਹਾਂ ਜੀ ਜੀ ਉੱਨੀ ਸੌ ਪੰਜਾਹ ਵਿੱਚ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਦਿੱਲੀ ਗਣਤੰਤਰ ਦਿਵਸ ਪਰੇਡ ਸ਼ਾਮਿਲ ਹੋਣ ਸਮੇਂ ਬੱਘੀ ਤੇ ਸਵਾਰ ਦਿਖਾਈ ਤੇ ਦਿਖਾਈ ਦੇ ਰਹੇ ਹਨ ਇਸ ਬੱਘੀ ਨੂੰ ਛੇ ਹੱਟੇ ਕੱਟੇ ਆਸਟ੍ਰੇਲੀਆ ਘੋੜੇ

ਦੇ ਨਾਰਿਆਂ ਨਾਲ ਗੂੰਜ ਉੱਠਿਆ ਸੀ ਅਤੇ ਲੋਗ ਰੁੱਖਾਂ ਇਮਾਰਤਾਂ ਤੇ ਜੋ ਸੰਭਵ ਥਾਂਵਾਂ ਸਨ ਤੇ ਚੜ੍ਹ ਕੇ ਖੁਸ਼ੀ ਵਿੱਚ ਜੈ ਜੈਕਾਰ ਕਰ ਰਹੇ ਸਨ ਰਾਸ਼ਟਰਪਤੀ ਹੱਥ ਜੋੜ ਕੇ ਇੰਨ੍ਹਾਂ ਦਾ ਹੁੰਗਾਰਾ ਭਰ ਰਹੇ ਸਨ ਪੂਰੇ ਤਿੰਨ ਪੰਤਾਲੀ ਵਜੇ ਇਹ ਬੱਘੀ ਇਰਵਿਨ ਸਟੇਡੀਅਮ ਵਿੱਚ ਪੁੱਜੀ ਜਿੱਥੇ ਤਿੰਨ ਹਜ਼ਾਰ ਅਫਸਰ ਤੇ ਤਿੰਨੇ ਭਾਰਤੀ ਸੇਨਾਵਾਂ ਦੇ ਅਫਸਰ ਦੋ ਜਰਨਲ ਤੇ ਪੁਲਿਸ ਰਸਮੀਂ ਪਰੇਡ ਲਈ ਤਣੇ ਹੋਏ ਸਨ